ਉਏ job ਦਾ ਵੀ ਫੇਰ ਤੁਹਾਨੂੰ ਭਰੋਸਾ ਹੋ ਜਾਊਗਾ ਬਈ ਅਸੀਂ ਹੁਣ ਪਾਰ ਲੰਘ ਜਾ ਗੇ, ਤੁਹਾਨੂੰ ਇਸ ਗੱਲ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਅਤੇ ਇਹਦੇ ਚ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਬਈ ਆਪਾਂ ਇੱਕ ਸੌ ਚਾਲੀ ਨੰਬਰਾਂ ਦੀ ਗੱਲ ਕਰਦੇ ਹਾਂ ਪੰਜਾਬੀ ਦੇ ਵਿੱਚ, ਜਦੋਂ ਤੁਸੀਂ ਸਾਡੇ ਕੋਲ join ਕਰਦੇ ਹੋ, ਐਨੀ fees ਦੇ ਵਿੱਚ, ਫੇਰ ਇਹ ਨਹੀਂ ਬਈ ਅਸੀਂ ਤੁਹਾਨੂੰ ਇਕੱਲਾ first paper ਪੜਾਵਾਂਗੇ B paper ਵੀ ਪੜਾਵਾਂਗੇ। ਹਾਂਜੀ ਹਾਂਜੀ hello ਜੀ ਸਾਰਿਆਂ ਨੂੰ, ਕੋਈ ਨਹੀਂ ਜੀ ਉਹ ਫੇਰ ਅਸੀਂ ਆਪਣਾ ਕੰਮ ਕਰਨਾ ਦੇਖੋ ਮੈਂ ਤੁਹਾਨੂੰ ਫੇਰ last ਤੇ ਕਹਿੰਦਾ, ਇਸ ਤੋਂ ਬਾਅਦ ਮੈਂ ਆਪਣੇ topic ਤੇ ਆਊਂਗਾ, ਮੈਂ ਕੋਈ ਅਰ other ਗੱਲ ਨਹੀਂ ਕਰੂੰਗਾ, ਸਾਡਾ ਕੰਮ ਕੰਮ ਕਰਨਾ। ਮੈਂ ਪਹਿਲਾਂ ਵੀ ਕਰਮ ਕਰਨ ਚ ਵਿਸ਼ਵਾਸ ਰੱਖਦਾ ਰਿਹਾਂ। ਹੁਣ ਵੀ ਮੇਰਾ ਵਿਸ਼ਵਾਸ ਹੈ ਬਈ ਮੈਂ ਕਰਮ ਕਰਨਾ, ਫਲ ਕੁਦਰਤ ਨੇ ਲਾਉਣਾ, ਫਲ ਬਾਬਾ ਜੀ ਨੇ ਲਾਉਣਾ, ਉਹ ਕਿਹੋ ਜਿਹਾ ਫਲ ਦਿੰਦੇ ਆ, ਉਹ ਕੋਈ ਗੱਲ ਹੀ ਨਹੀਂ। ਉਹ ਉਹ ਪ੍ਰਵਾਨ ਜੋ ਤਿਸ ਭਾਵੈ ਸੋ ਪਰਵਾਣ, ਆਪਣਾ ਤਾਂ ਹਮੇਸ਼ਾ SK ਰਿਹਾ ਅਤੇ ਨਾ ਮੈਂ ਆਪਾਂ ਕਦੀ ਆਸ ਰੱਖੀ ਆ, ਬਾਬਾ ਕਬੀਰ ਸਾਹਿਬ ਨੇ ਕਿਹਾ ਸਵਰਗ ਨਰਕ ਨਾ ਵਾਚੀਐ

ਮਤਲਬ ਇਹ ਬਹੁਤ ਵੱਡੀ ਗੱਲ ਹੈ ਬਈ ਜਦੋਂ ਤੁਸੀਂ ਖੁਸ਼ੀ ਗਮੀ ਦੋਨਾਂ ਤੋਂ ਪਾਰ ਜਾ ਕੇ ਕਹਿੰਦੇ ਹੋ ਬਈ ਜੋ ਉਹ ਦੇ ਦੇਊਗਾ, ਦੇਊਗਾ, ਪਰ ਅਸੀਂ ਕੀ ਕਰਨਾ, ਕਰਮ, ਅਸੀਂ ਆਪਣੇ ਕਰਮ ਨੂੰ ਸੌ percent ਇੱਕ ਸੌ ਇੱਕ percent ਕਰਨਾ ਬਈ ਕਰਨਾ ਹੀ ਕਰਨਾ ਅਸੀਂ ਆਪਣਾ ਕਰਮ, ਫਲ ਦਾਤੇ ਨੇ ਲਾਉਣਾ ਉਹ ਲਾ ਦੇਊ, ਇਸ ਕਰਕੇ ਆਪਾਂ ਹੁਣ ਮੁੜਕੇ ਇਹ ਗੱਲ ਨਹੀਂ ਕਰਾਂਗੇ ਬਈ ਕਿੰਨੀ fees ਰੱਖਣੀ ਆ। ਕਿੱਥੇ ਕੀ ਪੜ੍ਹਾਉਣਾ ਕੀ ਨਹੀਂ, ਜੋ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਉਹਦੇ ਵੱਲ ਧਿਆਨ ਦਿਉ, ਜਿਹੜੇ ਸਵਾਲ ਅੱਜ ਮੈਂ ਕਰਾਉਣੇ ਆ, ਇਹਨਾ ਨੂੰ ਧਿਆਨ ਚ ਰੱਖਿਉ। ਇਹ ਸਿੱਧੇ ਤੁਹਾਨੂੰ paper ਚ ਉਹਨਾ ਨੇ ਪੁੱਛਣੇ ਆ, ਆ ਜਾਉ, ਅਸੀਂ ਗੱਲ ਕਰਦੇ ਹਾਂ। ਪੰਜਾਬੀ ਸਾਹਿਤ ਜਗਤ ਦੇ ਪੰਜਾਬੀ ਭਾਸ਼ਾ ਦੇ ਮੁੱਢਲੇ ਕਵੀ ਵੈਸੇ ਤਾਂ ਬਾਬਾ ਫਰੀਦ ਸਾਹਿਬ ਹੈ ਨਾ, ਪਰ ਇੱਥੇ ਮੈਂ ਗੱਲ ਕਰ ਰਿਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ, ਮੈਂ ਗੱਲ ਕਰ ਰਿਹਾਂ ਗੁਰੂ ਨਾਨਕ ਸਾਹਿਬ ਜੀ ਦੀ, ਜਿੰਨ੍ਹਾ ਬਾਰੇ ਅਲਾਮਾ ਇਕਬਾਲ ਕਹਿੰਦੇ ਆ ਬਈ ਜਿਹੜੀ ਆਵਾਜ਼ ਜਿਹੜੀ ਤੋਹੀਦ ਜਿਹੜਾ ਸੱਚ ਦਾ ਇੱਕ ਇਲਹਾਮ ਜਿਹੜਾ ਸੱਚ ਦਾ ਵਾਜਾ, ਗੁਰੂ ਨਾਨਕ ਸਾਹਿਬ ਨੇ ਦਿੱਤਾ। ਉਹਨੇ ਫਿਰ ਪੰਜਾਬ ਦੀ ਅਸਲੀ ਤਸਵੀਰ ਵਿਖਾਈ ਬਈ ਪੰਜਾਬ ਕੀ ਹੈ ਫੇਰ ਪੰਜਾਬ ਜਾਣਿਆਂ ਜਾਣ ਲੱਗਿਆਂ ਗੁਰੂ ਨਾਨਕ ਦੇਵ ਜੀ ਤੋਂ, ਗੁਰੂ ਨਾਨਕ ਦੇਵ ਜੀ ਦੀ ਬਾਣੀ ਉਹਨੂੰ represent ਕਰਦੀ ਆ, ਜਪੁਜੀ ਉਹਨੂੰ represent ਕਰਦੀ ਆ, ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਮੋਟੀਆਂ ਮੋਟੀਆਂ ਗੱਲ੍ਹਾਂ ਪੜਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਆਦਿ ਗ੍ਰੰਥ ਦਾ ਮੈਂ ਫਰਕ ਤੁਹਾਨੂੰ ਦੱਸੂਗਾਂ, ਇਹ ਦੋ ਗੱਲ੍ਹਾਂ ਦੱਸੂਗਾਂ ਮੋਟੀਆਂ ਮੋਟੀਆਂ ਉਸ ਤੋਂ ਬਾਅਦ ਕੱਲ ਦੀ demo class ਤੁਹਾਡੀ ਹੋਊਗੀ ਜੋ ਤੁਸੀਂ ਕਹੋਂਗੇ ਮੈਂ ਉਹ ਕਰਾਊਂਗਾ।

ਗੁਰੂ ਅੰਗਦ ਦੇਵ ਜੀ ਦਾ, ਉਹ ਕਹਿੰਦੇ ਆ ਕਿ, ਨੇੜੇ ਦਿਸੈ ਮਾਤ ਲੋਕ ਤੁਧ ਸੁੱਝੇ ਦੂਰ, ਅਸੀਂ ਧਿਆਨ ਨਾਲ ਦੇਖਿਉ ਇਸ ਜ਼ਿੰਦਗੀ ਨੂੰ, ਜ਼ਿੰਦਗੀ ਚ apply ਕਰਿਉ, ਬਾਣੀ ਇਕੱਲੀ ਪੜ੍ਹਨ ਵਾਲੀ ਨਹੀਂ ਆ, ਕਮਾਉਣ ਵਾਲੇ ਅਤੇ ਢਾਲਣ ਵਾਲੇ ਜੀਵਨ ਚ, ਉਹ ਕਹਿੰਦੇ ਆ ਬਈ ਲੋਕ ਨਾ ਨੇੜੇ ਜਿਹੇ ਵੇਖ ਕੇ ਰਿਸ਼ਤਾ ਬਣਾਉਂਦੇ ਆ, ਕਿ ਅਸੀਂ ਪੰਜ ਸੱਤਾ ਦੱਸ ਦਿਨ ਵਰਤਣਾ ਅਤੇ ਉਦੋਂ ਬਾਅਦ ਤੁਸੀਂ ਆਪਣੇ ਘਰ ਮੈਂ ਆਪਣੇ ਘਰ। ਮੈਂ ਇਹ ਗੱਲ ਵਾਰ ਵਾਰ ਕਹਿੰਦਾ ਹੁੰਦਾ, ਜ਼ਿੰਦਗੀ ਚ apply ਕਰਿਉ, ਇਹ ਗੁਰੂ ਅੰਗਦ ਦੇਵ ਜੀ ਬਾਰੇ ਬਾਬੇ ਸੱਬੇ ਬਲਵੰਡ ਦੀ ਵਾਰ ਦੀ ਇਹ ਤੁਕ ਹੈ। ਬਈ ਨੇੜੇ ਦਿਸੇ ਮਾਤ ਲੋਕ ਗੁਰੂ ਅੰਗਦ ਦੇਵ ਜੀ ਲੋਕਾਂ ਨੂੰ ਤਾਂ ਨੇੜੇ ਨੇੜੇ ਦੀਂਹਦਾ ਅਤੇ ਲੋਕ ਮਾਤ ਲੋਕ ਤੱਕ ਵੇਖਦੇ ਬਈ ਕਿੱਥੋਂ ਤੱਕ ਰਿਸ਼ਤਾ ਹੈ, ਆਪਣਾ ਕੰਮ ਕਰੋ ਅਤੇ ਘਰੋਂ ਘਰੀ ਜਾਉ। ਕੌਣ ਵਹਿੰਦਾ ਕਿਸੇ ਨੂੰ, ਕੌਣ ਕਿਹਦੇ ਨਾਲ ਤੁਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਨੇੜੇ ਦਿਸੈ ਮਾਤ ਲੋਕ ਤੁਧ ਸੁੱਝੇ ਦੂਰ, ਹੈ ਗੁੂਰ ਅੰਗਦ ਦੇਵ ਤੈਨੂੰ ਇਸ ਮਾਤ ਲੋਕ ਤੋਂ ਅੱਗੇ ਵੀ ਦਿਸਦਾ ਹੈ ਅਤੇ ਤੂੰ ਹਮੇਸ਼ਾ ਉਹ ਕੰਮ ਕਰਦਾ ਉਹੋ ਜਿਹਾ ਕਰਮ ਕਰਦਾ, ਧਿਆਨ ਵਿੱਚ ਰੱਖ ਕੇ ਕਿ ਮੇਰਾ ਅੱਜ ਦਾ ਕੀਤਾ ਕਰਮ ਕੱਲ੍ਹ ਮੇਰੇ ਅੱਗੇ ਆਉਣਾ, ਮੈਂ ਇਹ ਗੱਲ ਤੇ ਮੈਂ ਕਹਿੰਦਾ ਕਿ ਤੁਸੀਂ ਮਾਤ ਲੋਕ ਨਾ ਦੇਖੋ, ਤੁਸੀਂ ਮਾਤ ਲੋਕ ਤੋਂ ਪਾਰ ਵੀ ਕੁੱਝ ਹੈਗਾ। ਉੱਧਰ ਵੇਖੋ ਭਾਵ ਲੰਬਾ ਦੇਖੋ, ਦੂਰ ਤੱਕ ਦੇਖਣਾ ਸ਼ੁਰੂ ਕਰੋ, ਇਹ ਇੱਥੇ ਤੁਸੀਂ ਨੌ ਸੌ ਨੜਿੱਨਵਿਆਂ ਚ ਤੁਹਾਨੂੰ ਕੋਈ ਦੇ ਦਿਉ, ਅੱਠ ਸੌ ਅਠਾਸੀਆਂ ਚ ਦੇ ਦੇਊ, ਸੱਤ ਸੌ ਸਤੱਤਰਾ ਚ ਦੇ ਦੇਊ, ਲੈ ਲਉ, ਪਰ ਬਾਅਦ ਵਿੱਚ ਇਹ ਨਾ ਕਿਹੋ ਬਈ ਸਾਡਾ number ਨਹੀਂ ਆਇਆ, ਇਹ ਫੇਰ ਉੱਥੇ ਜੇ number ਆ ਗਏ ਨਾ ਉਨੰਜ਼ਾ, ਅਠਤਾਲੀ, ਛਿਆਲੀ, ਮੈਂ ਡਰਾ ਨਹੀਂ ਰਿਹਾ ਕਿਸੇ ਨੂੰ, ਮੁਆਫ ਕਰਨਾ। ਪਰ ਮੈਨੂੰ ਲੱਗਦਾ ਬਈ ਮੈਨੂੰ ਵਾਰ ਵਾਰ ਇਸ topic ਤੇ ਗੱਲ ਕਰਨ ਲਈ ਮਜ਼ਬੂਰ ਨਾ ਕਰੋ, ਮੈਂ ਕੀ ਕਰਨਾ, ਮੈਨੂੰ ਆਪਣਾ ਕਰਮ ਕਰਨ ਦਿਉ, ਇੱਕ ਵਾਰ ਮੈਂ ਤੁਹਾਡੇ comment ਦੇਖ ਲਾਂ। three ਗੁਰੂ ਸਾਹਿਬ ਹੈ ਜੀ, ਬਿਲਕੁੱਲ ਜੀ ਰੇਨੂੰ ਗੋਇਲ, three ਗੁਰੂ ਸਾਹਿਬ ਹੈ, ਗੁਰੂ ਨਾਨਕ ਦੇਵ, ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ, ਮੈਂ ਤਾਂ ਮੈਂ ਤਾਂ ਸਾਰੇ ਕਰਵਾ ਦੇਊਂਗਾ, ਕੋਈ ਗੱਲ ਨਹੀਂ ਅਹ ਆਪਾਂ ਤਾਂ ਤੁਹਾਡੇ syllabus ਤੇ ਕਰਵਾ ਦਿਆਂਗੇ, ਪਰ ਆਪਾਂ ਉਹੀ ਪੜਾਂਗੇ ਜਿਹੜੇ ਉਹਨਾ ਨੇ ਸਾਨੂੰ ਕਿਹਾ Sir ਕੀ ਕਿੰਨੇ ਦਿਨ ਚ ਪੰਜਾਬੀ ਕਾ syllabus ਪੂਰਾ ਹੋਗਾ, ਅਹ ਹਜੇ ਤਾਂ ਸ਼ੁਰੂਆਤਾਂ ਹੈ ਨਾ, ਬੰਦਿਆਂ ਰੱਬ ਦੇ ਬਖਸ਼ੈ ਤਾਜ ਦੀਆਂ ਬੜੀਆ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ, ਲੰਮੀਆਂ ਰਾਹਵਾਂ ਨੇ ਜਦੋਂ ਅਸੀਂ syllabus ਚ ਪੈ ਜਾਂਦੇ ਹਾਂ, ਅਸੀਂ ਰੱਖਿਆ time ਸਵਾ ਚਾਰ ਤੋਂ ਛੇ ਵਜੇ ਤੱਕ, ਯਾਨੀ ਪੌਣੇ ਦੋ ਘੰਟੇ ਰੋਜ਼ class ਚੱਲੂਗੀ ਅਤੇ syllabus ਤਕਰੀਬਨ ਮਹੀਨੇ, ਸਵਾ ਮਹੀਨੇ ਦੇ ਵਿੱਚ ਜਿੰਨਾ ਵੀ ਅਹ ਚੱਲ ਸਕਦਾ, ਆਪਾਂ ਮਤਲਬ ਕਰਾਂਗੇ ਕਿਉਂਕਿ ਇਹ ਤਾਂ ਜ਼ਿੰਮੇਵਾਰੀ ਸਾਡੀ ਹੈ, ਠੀਕ ਹੈ, ਜੇ ਉਹ ਕਰਨਾ ਪਊ ਅਤੇ time ਅਸੀਂ ਵਧਾ ਵੀ ਲਵਾਂਗੇ। sir ਰੋਜ਼ ਇਹੀ time ਬਿਲਕੁੱਲ ਜੀ ਇਹੀ time ਰੱਖਾਂਗੇ। ਇਹ time ਸਾਰਿਆਂ ਨੂੰ suit ਕਰਦਾ। ਜਿਹੜੇ teach ਕਰਦੇ ਆ ਸਾਡੇ ਦੋਸਤ ਉਹ ਵੀ ਘਰਾਂ ਚ ਐਸ ਵੇਲੇ ਆ ਜਾਂਦੇ ਆ, ਬਾਕੀ ਸਾਰੇ ਆ ਜਾਉ ਮੈਂ ਤੁਸੀਂ ਕਹੋਂਗੇ ਗੱਲਾਂ ਹੋ ਰਹੀਆਂ, ਹਜੇ ਆਪਣਾ ਪੜ੍ਹਣਾ ਸ਼ੁਰੂ ਕੁੱਛ ਨਹੀਂ ਕੀਤਾ, ਤੋਂ ਅੱਜ ਇਸ, ਆਪਾਂ ਸ਼ੁਰੂ ਕਰਦੇ ਹਾਂ। ਨਾਲ ਨਾਲ ਗੱਲਾਂ ਵੀ ਕਰਾਂਗੇ, ਸੋ ਅਸੀਂ ਪੜਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼ੀ ਗੁਰੂ ਨਾਨਕ ਦੇਵ ਜੀ, ਲਉ ਜੀ, ਆ ਜਾਉ, ਜਿਹੜੇ ਜਿਹੜੇ ਸਵਾਲ ਬਣ ਸਕਦੇ ਆ, ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਜਿਹੜਾ ਅਹ ਉਹਨਾ ਦਾ ਸਮਾਂ ਹੈ ਉਹ note ਕਰੋ, ਚੋਦਾਂ ਸੌ ਉਨੱਤਰ, ਪੰਦਰਾਂ ਸੌ ਉਨਤਾਲੀ। ਇਹ ਤਾਂ ਚੱਲੋ ਸਾਨੂੰ ਸਭ ਨੂੰ ਹੀ ਪਤਾ ਹੁੰਦਾ। ਇਤਿਹਾਸ ਚੋ ਅਸੀਂ ਪੜ੍ਹਿਆ।

ਤਾਂ ਕਿ ਉਹਨਾ ਦੇ ਧਿਆਨ ਚ ਰਹਵੇ। ਅਹ ਰਾਏ ਭੋਏ ਦੀ ਤਲਵੰਡੀ, ਨਨਕਾਣਾ ਸਾਹਿਬ ਜਿਹਨੂੰ ਕਹਿੰਦੇ ਆ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸਾਰਿਆਂ ਨੂੰ ਪਤਾ ਜੀ ਇਤਿਹਾਸ ਚ ਛੋਟੇ ਛੋਟੇ ਸਵਾਲ ਨੇ, ਚੌਦਾਂ ਸੌ ਉਨੱਤਰ, ਪੰਦਰਾਂ ਸੌ ਉਨਤਾਲੀ ਗੁਰੂ ਸਾਹਿਬ ਜੀ ਦਾ ਜੀਵਨ ਵਰ੍ਹਾ ਉਨੱਤਰ ਜਾਂ ਸੱਤਰ ਸਾਲ ਬਣਦੇ ਨੇ। ਅੱਗੇ ਆ ਜਾਉ ਜੀ, ਗੁਰੂ ਨਾਨਕ ਦੇਵ ਜੀ ਮਹਾ ਉਹਨਾ ਨੇ ਇੱਕ ਨਗਰ ਵਸਾਇਆ, ਆਪਾਂ ਇਤਿਹਾਸ ਦੀਆਂ ਕੁੱਝ ਗੱਲਾਂ ਕਰ ਲਈਆਂ। ਉਨ੍ਹਾ ਨੇ ਇੱਕ ਨਗਰ ਵਸਾਇਆ। ਉਹਦਾ ਨਾਮ ਕੀ ਹੈ। ਕਰਤਾਪੁਰ ਸਾਹਿਬ, ਉਹਦਾ ਨਾਮ ਹੈ। ਕਰਤਾਰਪੁਰ, ਹੁਣ ਉਹ ਤੁਹਾਨੂੰ ਪੁੱਛ ਲੈਂਦੇ ਆ, ਬਈ ਕਰਤਾਰਪੁਰ ਸਾਹਿਬ ਜਿਹੜਾ ਬਾਬਾ ਜੀ ਨੇ ਵਸਾਇਆ ਉਹ ਕਿਸ ਦਰਿਆ ਦੇ ਕਿਨਾਰੇ ਤੇ ਵਸਾਇਆ, ਉਹ ਰਾਵੀ ਦਰਿਆ ਹੈ ਜਾਂ ਰਾਵੀ ਨਦੀ ਵੀ ਤੁਸੀਂ ਕਹਿ ਸਕਦੇ ਹੋ। ਰਾਵੀ ਦਰਿਆ ਦੇ ਕਿਨਾਰੇ ਤੇ ਵਸਾਇਆ ਹੈ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਨਗਰ, ਅੱਗੇ ਆ ਜਾਉ ਉਹਨਾ ਨੇ ਚਾਰ ਉਦਾਸੀਆਂ ਕੀਤੀਆ। ਵੈਸੇ ਉਦਾਸੀਆਂ ਪੰਜ ਵੀ, ਕੋਈ ਤਿੰਨ ਵੀ ਮੰਨਦਾ, ਪਰ ਆਮ ਤੌਰ ਤੇ ਅਸੀਂ ਉਦਾਸੀਆਂ ਚਾਰ ਮੰਨਦੇ ਹਾਂ। ਚਾਰ ਉਦਾਸੀਆਂ, ਪੂਰਬ, ਪੱਛਮ, ਪਹਿਲੀ ਪੂਰਬ ਦੀ ਹੈ, ਯਾਦ ਰੱਖਿਉ, ਪੂਰਬ, ਪੱਛਮ ਅਹ ਅਹ ਉੱਤਰ ਅਤੇ ਦੱਖਣ, ਉੱਤਰ, ਦੱਖਣ ਅਤੇ ਪੱਛਮ। ਲਉ ਜੀ ਚਾਰ ਉਦਾਸੀਆਂ ਉਹਨਾ ਦੀਆਂ, ਉਹਨਾ ਦੀਆਂ ਨਾ main ਸਿੱਖਿਆਵਾਂ, ਜੇ ਤੁਹਾਨੂੰ main ਸਿੱਖਿਆਵਾਂ ਪੁੱਛ ਲਿਆ ਨਾ, ਅਤੇ ਬੱਚੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ। ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ, ਯਾਦ ਰੱਖਿਉ ਤਿੰਨ main ਸਿੱਖਿਆਵਾਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਜਾਂ ਵੰਡ ਛਕੋ ਇਹ ਉਹਨਾਂ ਦੀਆਂ ਤਿੰਨ ਮੂ਼ਲ ਸਿੱਖਿਆਵਾ। ਹੁਣ ਅਸੀਂ ਗੱਲ ਕਰਾਂਗੇ, ਰਾਗਾਂ ਦੀ, ਠੀਕ ਹੈ ਜੀ, ਹੁਣ ਅਸੀਂ ਗੱਲ ਕਰਾਂਗੇ, ਰਾਗ ਦੀ ਅਸੀਂ ਗੱਲ ਕਰਾਂਗੇ ਉਹਨਾ ਦੀ ਬਾਣੀ ਦੀ, ਅਸੀਂ ਗੱਲ ਕਰਾਂਗੇ ਉਹਨਾ ਦੀਆਂ ਰਚਨਾ ਦੀ, ਕਿਉਕਿ as ਉਹ ਸਾਨੂੰ ਕਵੀ ਲੱਗੇ ਨੇ, ਠੀਕ ਹੈ ਜੀ, as ਕਵੀ ਲੱਗੇ ਨੇ, philosopher ਨਹੀਂ ਲੱਗੇ ਜਾਂ as ਧਾਰਮਿਕ ਗੁਰੂ ਨਹੀਂ ਲੱਗੇ, ਬਈ ਇਹ ਵੀ ਸਾਨੂੰ ਖਿਆਲ ਚ ਰੱਖਣਾ ਪਊਗਾ, ਇਸ ਕਰਕੇ ਅਸੀਂ ਉਹਨਾ ਦੀਆਂ ਜਿਹੜੀਆਂ ਕਵਿਤਾਵਾਂ ਕਵੀ ਵਜੋਂ ਦੇਣ ਹੈ, ਪੰਜਾਬੀ ਸਾਹਿਤ ਨੂੰ ਅਸੀਂ ਉਹਦੀ ਗੱਲ ਕਰਾਂਗੇ, ਹਾਂਜੀ ਆ ਜਾਉ ਜੀ, ਅਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਭ ਤੋਂ ਪ੍ਰਮੁੱਖ ਰਚਨਾ ਜਾਂ ਉਹਨਾ ਦੀ ਸਾਹਕਾਰ ਬਾਣੀ ਕਿਹੜੀ ਹੈ। ਪਹਿਲਾ ਸਵਾਲ ਹੈ ਜੀ, ਉੱਤਰ ਦਿਉ। ਸਾਹਕਾਰ ਬਾਣੀ, ਮੈਂ ਤੁਹਾਨੂੰ ਸਵਾਲ ਵੀ ਨਾਲ ਨਾਲ ਕਰਾਈ ਜਾਂਦਾ ਜਾਂ ਦੂਜਾ ਇਹਦਾ option ਬਣ ਸਕਦਾ, ਪ੍ਰਮੁੱਖ ਰਚਨਾ ਅਤੇ ਬੱਚੇ ਲਿਖ ਲਉ ਤੁਸੀਂ ਆਪਦੀ ਕਾਪੀ ਤੇ, ਸਵਾਲ ਇਹੋ ਤੁਹਾਨੂੰ ਉਹਨਾ ਨੇ ਪੁੱਛਣਾ ਅਤੇ basic ਨੁਕਤਾ ਪੁੱਛਣਾ।

ਕਰਮ ਖੰਡ ਦੇ ਵਿੱਚ ਜਿਹੜਾ ਗੁਰਮੁੱਖ ਹੁੰਦਾ ਹੈ, ਉਹਦੇ ਮਨ ਦੀ ਗੁਰਬਾਣੀ ਅਨੁਸਾਰ ਅਵਸਥਾ ਕੀ ਹੁੰਦੀ ਹੈ। ਇਹ ਸਵਾਲ ਨਹੀਂ ਪਾਉਣਗੇ। ਉਹ ਤੁਹਾਨੂੰ ਪੁੱਛ ਲੈਣਗੇ ਬਈ ਖੰਡ ਕਿੰਨੇ ਨੇ ਜਾਂ ਖੰਡਾਂ ਦੀ ਤਰਤੀਬ ਪੁੱਛ ਲੈਣਗੇ, ਆਪਾਂ ਗੱਲ ਕਰ ਰਹੇ ਹਾਂ, ਜਪੁਜੀ ਸਾਹਿਬ ਦੀ, ਬਿਲਕੁੱਲ, ਬਿਲਕੁੱਲ ਜੀ, ਜਪੁਜੀ ਸਾਹਿਬ ਗੁਰੂ ਸਾਹਿਬ ਜੀ ਦੀ ਪ੍ਰਮੁੱਖ ਰਚਨਾ ਹੈ। ਆ ਜਾਉ ਜੀ ਹੁਣ ਜਪੁਜੀ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ। ਜਪੁਜੀ ਸਾਹਿਬ, ਜਪੁਜੀ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਨੇ, ਪੌੜੀਆਂ ਦੋਸਤੋ ਕਿੰਨੀਆਂ ਨੇ, ਤੁਸੀਂ ਉੱਤਰ ਦੇ ਰਹੋ ਹੋ, ਜਲਦੀ ਜਲਦੀ ਉੱਤਰ ਦਿਉ, ਪੌੜੀਆਂ ਕਿੰਨੀਆਂ ਨੇ ਅਤੇ ਜਪੁਜੀ ਸਾਹਿਬ ਅਹ ਜਪੁਜੀ ਸਾਹਿਬ ਚ ਸਲੋਕ ਕਿੰਨੇ ਨੇ, ਅਹ ਜਪੁਜੀ ਸਾਹਿਬ ਚ ਸਲੋਕ ਕਿੰਨੇ ਨੇ, ਲਉ ਜੀ ਦੋਵੇਂ ਉੱਤਰ, ਤੁਸੀਂ ਦੇ ਦਿਉ, ਬਾਕੀ ਮੈਂ ਇਹਦੀ detail ਨਾਲ ਦੱਸ ਦਿੰਦਾ, ਜਪੁਜੀ ਸਾਹਿਬ ਜੀ ਦੀਆਂ ਪੌੜੀਆਂ ਅਠੱਤੀ, ਸ਼ਾਬਾਸ਼ ਬਹੁਤ ਸੋਹਣਾ, ਜਪੁਜੀ ਸਾਹਿਬ ਦੀਆਂ ਪੌੜੀਆਂ ਅਠੱਤੀ ਅਤੇ ਸਲੋਕ ਕਿੰਨੇ ਨੇ, ਮੈਂ ਲਿਖ ਤੇ ਦੋ, ਅਠੱਤੀ ਪੌੜੀਆਂ, ਦੋ ਸਲੋਕ ਮੈਂ ਹੁਣ ਤੁਹਾਨੂੰ ਬੋਲ ਕੇ ਸੁਣਾ ਦਿੰਦਾ, ਇੱਕ ਉਅੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਇਹ ਤਾਂ ਦੋਸਤੋ ਹੈ ਮੂ਼ਲ ਮੰਤਰ, ਹੁਣ ਧਿਆਨ ਨਾਲ ਸੁਣਿਉ, ਤੁਹਾਨੂੰ ਪੁੱਛ ਲੈਂਦੇ ਆ ਬਈ ਮੂ਼ਲ ਮੰਤਰ ਕਿਸ ਬਾਣੀ ਵਿੱਚ ਦਰਜ ਹੈ। ਇਹ ਜਪੁਜੀ ਸਾਹਿਬ ਤੋਂ ਪਹਿਲਾ ਦਰਜ ਹੈ। ਇੱਕ ਉਅੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਨਿਰਭਉ ਨਿਰਵੈਰੁ ਮੈਂ ਤਾਂ ਲਿਖ ਕੇ ਦੱਸ ਰਿਹਾਂ ਤੁਹਾਨੂੰ slow ਹੋ ਕੇ ਦੱਸਣਾ, ਨਿਰਵੈਰੁ ਅਕਾਲ ਮੂਰਤਿ ਜਦੋ ਮੈਂ ਅਕਾਲ ਮੂਰਤਿ ਲਿਖਤਾ, ਅੱਗੇ ਲਿਖਤਾ ਅਜੂਨੀ ਸੈਭੰ ਗੁਰ ਪ੍ਰਸਾਦਿ, ਅਜੂਨੀ ਸੈਭੰ ਗੁਰ ਪ੍ਰਸਾਦਿ, ਜਦੋਂ ਆਪਾਂ ਗੁਰ ਪ੍ਰਸਾਦਿ ਤੱਕ ਆ ਗਏ, ਇਹ ਦੋਸਤੋ ਮੂਲ ਮੰਤਰ ਹੈ। ਜੇ ਤੁਹਾਨੂੰ ਮੂ਼ਲ ਮੰਤਰ ਪੁੱਛ ਲੈਣ, ਕਿੱਥੋ ਤੋਂ ਕਿੱਥੋ ਤੱਕ ਹੈ ਅਤੇ ਇਹ ਮੰਨਿਆ ਜਾਂਦਾ ਜੀ। ਇੱਕ ਉਅੰਕਾਰ ਤੋਂ ਗੁਰ ਪ੍ਰਸਾਦਿ ਤੱਕ ਜਪੁਜੀ ਸਾਹਿਬ ਦੇ ਦੋ ਸਲੋਕ ਨੇ, ਹੁਣ ਮੈਂ ਪਹਿਲੇ ਸਲੋਕ ਦੀ ਗੱਲ ਕਰਨ ਲੱਗਾ ਜੀ, ਪਹਿਲੇ ਸਲੋਕ ਦੀ ਗੱਲ ਕਰਨ ਲੱਗਾ, ਆ ਜਾਉ, ਜਪੁਜੀ ਸਾਹਿਬ ਦਾ ਜਿਹੜਾ ਪਹਿਲਾ ਸਲੋਕ ਹੈ। ਉਹ ਬੱਚੇ ਹੈਗਾ ਆਦਿ ਸਚੁ, ਆਦਿ ਸਚੁ, ਜੁਗਾਦਿ ਸਚੁ, ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ, ਹੋਸੀ ਭੀ ਸਚੁ ਆਹ ਹੈਗਾ ਜੀ ਪਹਿਲਾ ਸਲੋਕ। ਬਾਬਾ ਜੀ ਦਾ ਇਹ ਪਹਿਲਾ ਸਲੋਕ ਆ, ਜਪੁਜੀ ਸਾਹਿਬ ਦੇ ਸ਼ੁਰੂ ਚ ਅੋਰ ਉਹਦੇ ਪਿੱਛੇ ਏਕਾ ਪਿਆ ਹੋਇਆ, ਇਸ ਤੋਂ ਬਾਅਦ ਜਪੁਜੀ ਸਾਹਿਬ ਸ਼ੁਰੂ ਹੁੰਦਾ, ਜਪੁਜੀ ਸਾਹਿਬ ਦਾ ਇਹ ਪਹਿਲਾ ਸਲੋਕ ਮੈਂ ਲਿਖ ਦਿੱਤਾ, ਇੱਥੇ ਇਹ ਸਲੋਕ ਹੈ number ਇੱਕ ਹੁਣ ਸਲੋਕ ਹੈ ਦੂਜਾ, ਜਿਹੜਾ ਜਪੁਜੀ ਸਾਹਿਬ ਦੇ ਬਿਲਕੁੱਲ ਅੰਤ ਤੇ ਹੈ, ਜਿਹਦੇ ਸਾਹਮਣੇ ਗੁਰੂ ਸਾਹਿਬ ਨੇ ਸਲੋਕ ਲਿਖਿਆ ਅਤੇ ਜਿਹੜਾ ਪਾਠ ਚ ਵੀ ਤਾਂ ਸ਼ੁਰੂ ਹੁੰਦਾ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ ਛੋਟਾ ਜਿਹਾ ਕੰਮ ਤੁਸੀਂ ਕਰਨਾ, ਸਾਰੇ groups ਦੇ ਵਿੱਚ ਇਸ link ਨੂੰ please share ਕਰ ਦਿਉ, ਇਹ demo class ਹੈ ਅਤੇ ਜਿਵੇਂ ਤੁਸੀਂ ਕਹਿ ਰਹੇ ਹੋ ਜਿੰਨੀ ਵੱਧ ਸੰਗਤ ਜੁੜੂਗੀ, ਜਿੰਨੇ ਵੱਧ ਤੁਸੀਂ ਆਉਂਗ, ਉੱਨਾ ਵਧੀਆਂ ਤਰੀਕੇ ਨਾਲ ਅਸੀਂ ਪੂਰੇ ਉਤਸ਼ਾਹ ਨਾਲ ਪੜਾਵਾਂਗੇ। ਛੋਟਾ ਜਿਹਾ ਕੰਮ ਤੁਸੀਂ ਕਰਦਿਆਂ ਕਰੋ like share ਬਾਕੀ ਕੰਮ ਮੇਰੇ ਤੇ ਛੱਡ ਦਿਉ, ਲਉ ਜੀ ਮੈਂ ਤੁਹਾਨੂੰ ਦੂਜਾ ਸਲੋਕ ਬੋਲ ਕੇ ਵੀ ਦੱਸਤਾ । ਇਹ ਜਪੁਜੀ ਸਾਹਿਬ ਦੇ ਅੰਤ ਤੇ ਆ, ਦੋ ਸਲੋਕਾਂ ਦੀ ਗੱਲ ਹੋ ਗਈ, ਅਠੱਤੀ ਪੌੜੀਆਂ ਦੀ ਗੱਲ ਹੋ ਗਈ, ਅੱਗੇ ਆ ਜਾਉ, ਹੁਣ ਮੈਂ ਗੱਲ ਕਰਦਾ ਜੀ ਜਪੁਜੀ ਸਾਹਿਬ ਜੀ ਦੀਆਂ ਪੌੜੀਆਂ ਬਾਰੇ, ਇਹਦੇ ਵਿੱਚੋਂ ਬੱਚੇ ਜਪੁਜੀ ਸਾਹਿਬ ਦੇ ਵਿੱਚ ਨਾ ਅਹ ਪੌੜੀਆਂ ਦੇ ਵਿੱਚ ਨਾ ਇੱਕ ਪੌੜੀ ਹੈ, ਸਤਾਈ number ਦੀ, ਸਤਾਈ number ਦੀ ਪੌੜੀ ਹੈ। ਸੋ ਦਰ ਵਾਲੀ, note ਕਰਨਾ ਇਹ ਤੁਹਾਡਾ ਸਵਾਲ ਹੈ, ਕਿਸੇ ਨੇ ਇਹਨੂੰ ਛੱਡਣਾ ਨਹੀਂ, ਸੋ ਦਰ ਵਾਲੀ ਇਹ ਤੁਹਾਡਾ ਤੀਜਾ ਵੱਡਾ ਸਵਾਲ ਹੈ। ਸੋ ਦਰ ਵਾਲੀ ਪੌੜੀ ਜਿਹੜੀ ਸਤਾਰਵੀਂ ਪੌੜੀ ਹੈ, ਸੋ ਦਰ ਵਾਲੀ ਸਤਾਈ ਵੀਂ ਪੌੜੀ, ਸੋ ਦਰ ਵਾਲੀ, ਇਹ ਹੈਗੀ ਹੈ ਜਪੁਜੀ ਸਾਹਿਬ ਦੇ ਵਿੱਚ, ਇਹ ਸੁਤੰਤਰ ਬਾਣੀ ਵੀ ਹੈ। ਸੁਤੰਤਰ ਬਾਣੀ ਵੀ ਹੈ। ਅੋਰ ਇਹ ਜਿਹੜਾ ਸੋਦਰ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਵਾਰ ਦਰਜ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਕਰਕੇ ਸੁਤੰਤਰ ਬਾਣੀ, ਮੈਂ ਇਹਨੂੰ ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਦਾ, ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰ ਲਿਖਿਆ ਗਿਆ। ਤਿੰਨ ਵਾਰ ਰਹਿਰਾਸ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਰਹਿਰਾਸ ਵਿੱਚ ਦੂਜਾ ਇੱਥੇ ਲਿਖਿਆ ਹੋਇਆ ਜਪੁਜੀ ਸਾਹਿਬ ਵਿੱਚ ਅਤੇ ਤੀਜਾ ਅੱਗੇ ਜਾ ਕੇ ਤੀਜਾ ਆਸਾ ਰਾਗ ਦੇ ਵਿੱਚ ਫੇਰ ਸ਼ਾਮਿਲ ਹੁੰਦਾ ਹੈ। ਆਸਾ ਰਾਗ ਵਿੱਚ ਸ਼ਾਮਿਲ ਹੋਣ ਕਰਕੇ ਇਹਨੂੰ ਸੁਤੰਤਰ ਬਾਣੀ ਕਿਹਾ ਜਾਂਦਾ ਭਾਵ

ਜਿਹੜੀ ਹੈ ਉਹ ਸੁਤੰਤਰ ਬਾਣੀ ਹੈ। ਮੈਨੂੰ ਉਮੀਦ ਹੈ ਤੁਸੀਂ ਇਹਨੂੰ note ਕਰ ਲਿਆ ਹੋਊਗਾ। ਮੈਂ ਅੱਗੇ ਚੱਲਦਾਂ, ਆ ਜਾਉ ਮੈਂ ਹੁਣ ਗੱਲ ਕਰਨ ਲੱਗਾਂ ਜੀ, ਪੰਜਾਂ ਖੰਡਾਂ ਦੀ, ਜਪੁਜੀ ਸਾਹਿਬ ਦੇ ਪੰਜਾਂ ਖੰਡਾਂ ਦੀ ਗੱਲ ਕਰਨ ਲੱਗਿਆਂ ਜੀ, ਪੰਂਜ ਖੰਡ ਅਤੇ ਪੰਜਾਂ ਖੰਡਾਂ ਦੀ ਤਰਤੀਬ ਮੇਰੇ ਦੋਸਤੋ ਧਿਆਨ ਵਿੱਚ ਰੱਖ ਲਉ, ਪੰਜ ਖੰਡ ਜਾਂ ਪੰਜਾਂ ਖੰਡਾਂ ਦੀ ਤਰਤੀਬ, ਆ ਜਾਉ, ਪੰਜ ਖੰਡ ਕਿਹੜੇ ਕਿਹੜੇ ਨੇ,

ਇਹਦਾ ਮੈਂ ਵਿਆਖਿਆਂ ਕਰੂੰਗਾ, ਤੁਸੀਂ ਭੁੱਲੋਂਗੇ ਨਹੀਂ, trick ਬਣ ਜਾਊਗੀ, ਤੁਹਾਡੇ ਦਿਮਾਗ ਚ, ਤੁਸੀਂ ਭੂਲੋਗੇ ਨਹੀਂ ਜ਼ਿੰਦਗੀ ਭਰ, ਗਿਆਨ ਖੰਡ, ਉਹ sorry ਗਿਆਨ ਖੰਡ ਆ ਗਿਆ, ਪਹਿਲਾ ਧਰਮ ਖੰਡ, ਮੈਨੂੰ ਮਿਟਾ ਲੈਣ ਦਿਉ, ਹਾਂਜੀ, ਧਰਮ ਖੰਡ ਧਰਮ ਖੰਡ ਕਾ ਅੱਗੇ ਆ ਜਾਉ। ਦੂਸਰਾ ਗਿਆਂਨ ਖੰਡ ਗਿਆਨ ਖੰਡ ਪਹਿਲਾ, ਦੂਜਾ, ਤੀਜਾ ਤੀਜਾ ਆਊਗਾ ਜੀ, ਸਰਮ ਖੰਡ ਸਰਮ ਹੁਣ ਤੁਸੀਂ ਕਰੋਗੇ ਮਿਹਨਤ, ਸਰਮ ਖੰਡ। ਚੌਥਾ ਆਊਗਾ ਜੀ ਕਰਮ ਖੰਡ, ਇੱਥੇ ਹੋ ਗਈ ਬਖਸ਼ਿਸ਼ ਅਤੇ last ਹੈਗਾ ਜੀ ਸੱਚਖੰਡ, ਆਉ ਇਹਦੀ ਆਪਾਂ ਕਰਦੇ ਹਾਂ ਵਿਆਖਿਆ। ਹਾਂਜੀ ਅਹ ਹਾਂਜੀ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚਖੰਡ ਬਿਲਕੁੱਲ ਵਧੀਆਂ ਜੀ, ਬਹੁਤ speed ਆ, ਕੋਈ ਗੱਲ ਨਹੀਂ ਆਪਾਂ ਹੌਲੀ ਕਰ ਦਿੰਦੇ ਹਾਂ, ਆਪਾਂ ਕਿਹੜਾ ਕਿਸੇ ਤੋਂ ਕੁੱਝ ਲੈਣ ਦੇਣ ਆਏ ਹਾ, ਇਹੋ ਜਿਹੀ ਗੱਲ ਤਾਂ ਬਹੁਤ ਸੌਖੀ ਹੈ। ਗਿਆਨ ਹਾਂ ਬਿਲਕੁੱਲ ਜੀ, ਅਹ slow ਬਿਲਕੁੱਲ slow ਰੱਖਾਂਗੇ, ਪੰਜ ਖੰਡ, ਅਸੀਂ ਪੰਜਾਂ ਖੰਡਾਂ ਦੀ ਗੱਲ ਕਰਨ ਲੱਗੇ ਹਾਂ ਜੀ, ਮੈਂ slow slow ਚੱਲੂਗਾਂ, ਧਰਮ ਖੰਡ, ਸਭ ਤੋਂ ਪਹਿਲਾਂ ਮਨੁੱਖ

ਆਹ ਜਿਹੜੇ ਬਹੁਤ ਉੱਚੇ ਜਾ ਕੇ ਗੁਰੂ ਸਾਹਿਬ ਨੇ ਕਹੇ ਆ, ਉਹਨਾ ਨੂੰ ਇੱਕ ਪਾਸੇ ਰੱਖ ਕੇ, ਆਪਾਂ ਸਿੱਧੇ ਸਿੱਧੇ ਅਰਥ ਕਰਾਂਗੇ। ਧਰਮ ਖੰਡ, ਮੰਨ ਲਉ ਤੁਸੀਂ ਕਿਸੇ ਧਰਮ ਦੇ ਵਿੱਚ ਜਾਣਾ ਹੈ ਮੈਂ ਬਿਲਕੁੱਲ ਹੌਲੀ ਹੋ ਗਿਆ, ਕਿਸੇ ਧਰਮ ਦੇ ਵਿੱਚ ਜਾਣਾ ਹੈ। ਜੋ ਉਸ ਧਰਮ ਨੂੰ ਤੁਸੀਂ ਧਾਰਨ ਕਰਨਾ ਭਾਵ ਉਹਦੀ ਬਾਹਰੋਂ uniform ਪਾਉਣੀ ਆ, ਜੇ ਸਿੱਖ ਧਰਮ ਚ ਜਾਣਾ ਤੇ ਪੰਜ ਕਕਾਰ, ਅੰਮ੍ਰਿਤ ਛੱਕ ਲਿਆ, ਬਾਬਾ ਜੀ ਦਾ ਜਾਂ ਕੋਈ ਚੋਹਲਾ ਲੈ ਲਿਆ, ਜਾਂ ਨਾਮ ਲੈ ਲਿਆ, ਉਹ ਕੀ ਹੋ ਗਿਆ ਜੀ ਧਰਮ ਖੰਡ, ਪਹਿਲਾਂ

ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ। ਬਾਣੀ ਪੜ੍ਹਣੀ ਸ਼ੁਰੂ ਕਰ ਦਿੱਤੀ ਅਤੇ ਤੁਹਾਡੇ ਅੰਦਰ ਥੋੜ੍ਹ ਨਾ, ਥੋੜ੍ਹਾ ਜਿਹਾ ਉਸ ਧਰਮ ਅਤੇ ਉਹਦੇ ਆਲੇ ਦੁਆਲੇ ਬਾਰੇ ਗਿਆਨ ਹੋਣਾ ਸ਼ੁਰੂ ਹੋ ਜਾਣਾ ਹੈ। ਗਿਆਨ ਹੋਣਾ, ਕੀ ਹੋਣਾ ਸ਼ੁਰੂ ਹੋ ਜਾਣਾ ਹੈ। ਬੂਟਾ ਰਾਮ ਮੈਂ ਬਿਲਕੁੱਲ sleep slow ਕਰ ਲਈ ਜੀ। ਹੈ ਨਾ, ਅਹ ਧਰਮ ਖੰਡ ਹਾਂ ਬਿਲਕੁੱਲ ਜੀ, ਅਹ ਗਿਆਨ ਖੰਡ, ਧਰਮ ਤੋਂ ਬਾਅਦ ਗਿਆਨ, ਹੁਣ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ, ਗਿਆਨ ਕੀ ਹੋ ਗਿਆ ਬਈ ਪ੍ਰਮਾਤਮਾ ਦੀ ਸ਼ਿਫਤ ਸਲਾਹ ਕਰਕੇ ਸੱਚ ਖੰਡ ਪਹੁੰਚਣਾ, ਇਸ ਗੱਲ ਦਾ ਗਿਆਨ ਹੋ ਗਿਆ। ਬਈ ਪ੍ਰਮਾਤਮਾ ਦਾ ਨਾਮ ਜਪ ਕੇ ਪਹੁੰਚਣਾ। ਠੀਕ ਹੈ ਜੀ, ਤਾਂ ਫੇਰ ਉਹ ਕਹਿੰਦੇ ਨਾਮ ਜਪਣਾ ਹੈ ਅਤੇ ਨਾਮ ਜਪਣ ਨੂੰ ਇੱਕ ਮਿਹਨਤ ਕਹਿੰਦੇ ਹੈ, ਮੈਂ ਇੱਕ ਇੱਥੇ ਸ਼ਬਦ ਲਿਖਦਾ, ਬਾਬਾ ਜੀ ਨੇ ਸ਼ਬਦ ਵਰਤਿਆ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥

ਇਹ ਆ ਮਸ਼ਕਤ ਘਾਲਣੀ। ਉਹ ਤੋਂ ਬਾਅਦ ਤੁਹਾਨੂੰ ਮਿਲਣਾ ਫਲ, ਤੁਕ ਸੁਣ ਲਉ ਬਾਬਾ ਜੀ ਦੀ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ਨਾਮ ਜਪਣਾ, ਪੜ੍ਹਾਈ ਕਰਨੀ, ਮਿਹਨਤ ਕਰਨ ਦਾ ਕੰਮ ਹੈ, ਆਪਣੇ ਆਪ ਨੂੰ ਢਾਲਣ ਦਾ ਕੰਮ ਹੈ। ਆਪਣੇ ਆਪ ਨੂੰ, ਉਹ ਜਿਹੜੀ ਅਹ ਆਪਣਾ ਜਿਵੇਂ ਸੋਨਾ ਨਹੀਂ, ਉਹਨੂੰ ਅਹ ਸੋਨੇ ਨੂੰ ਸ਼ੁੱਧ ਕਰਨ ਵਾਸਤੇ ਇੱਕ ਥਾਲੀ ਵਿੱਚ ਪਾ ਕੇ ਅੱਗ ਤੇ ਢਾਲਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਐਦਾਂ ਨਾਮ ਜਪ ਕੇ ਜਪ ਕੇ ਆਪਣੇ ਅੰਦਰ ਦੀ ਹਉਮੈਂ ਨੂੰ ਗਵਾਇਆ ਜਾਂਦਾ। ਠੀਕ ਹੈ ਜੀ ਉਹ ਹੋ ਗਿਆ, ਸਰਮ ਖੰਡ, ਸਰਮ ਦਾ ਅਰਥ ਹੈ ਜੀ ਮਿਹਨਤ ਲਿਖ ਲਉ, ਸਰਮ ਦਾ ਸ਼ਬਦੀ ਅਰਥ ਹੈ, ਮਿਹਨਤ ਕਰਨੀ, ਉਦੋਂ ਬਾਅਦ ਆ ਗਿਆ ਜੀ, ਕਰਮ ਖੰਡ, ਕਰਮ ਦਾ ਅਰਥ ਹੈ ਬਖਸ਼ਿਸ਼ ਕਰਮ ਦਾ ਅਰਥ ਕੀ ਹੈ, ਬਖਸ਼ਿਸ਼ ਜਦੋਂ ਤੁਸੀਂ ਨਾਮ ਜਪਣ ਦੀ ਕਮਾਈ ਕੀਤੀ, ਮਿਹਨਤ ਕੀਤੀ, ਫਿਰ ਤੁਹਾਡੇ ਤੇ ਹੋ ਗਈ ਬਖਸ਼ਿਸ਼, ਜਦੋਂ ਬਖਸ਼ਿਸ਼ ਹੋ ਗਈ ਕਾਹਦੀ, ਸੱਚ ਖੰਡ, ਸੱਚ ਖੰਡ ਦੀ ਪ੍ਰਾਪਤੀ ਭਾਵ ਤੁਸੀਂ ਜਿਉਂਦੇ ਜੀਅ ਅੰਦਰੋਂ ਮੁਕਤ ਹੋ ਗਏ, ਇਹ ਹੈ ਜੀ, ਹਾਂ ਬਿਲਕੁੱਲ ਜੀ, ਜਿਵੇਂ ਬੁੱਧ ਧਰਮ ਦਾ ਪਹਿਰਾਵਾ ਹੈ, ਹਿੰਦੂ ਧਰਮ ਦਾ ਪਹਿਰਾਵਾ ਹੈ, ਜੋ ਵੀ ਹੈ, ਭਿਖਸ਼ੂ ਹੈ, ਸਿੰਘ ਹੈ, ਅਹ ਪੁਜਾਰੀ ਹੈ, ਕੋਈ ਮੋਨੀ ਹੈ, ਕੋਈ ਧਿਆਨੀ ਹੈ, ਕੋਈ ਸਾਖਸ਼ੀ ਭਾਵ ਵਾਲਾ ਜਿੰਨੇ ਮਰਜ਼ੀ ਲਾ ਲਉ, ਉਹਨਾ ਨੇ ਧਰਮ ਧਾਰਨ ਕੀਤਾ। ਉਹਨਾ ਨੇ ਉਹਦੀ ਕਮਾਈ ਕੀਤੀ। ਉਹਨਾ ਨੇ ਉਹ ਉਹ ਉਹਨਾ ਨੂੰ ਗਿਆਨ ਹੋਇਆ ਬਈ ਨਾਮ ਜਪ ਕੇ ਕੁੱਛ ਮਿਲਣਾ ਹੈ, ਉਸ ਤੋਂ ਬਾਅਦ ਉਹਨਾ ਨੇ ਮਿਹਨਤ ਕੀਤੀ, ਉਸ ਚੀਜ਼ ਦੀ, ਉਹਨਾ ਦੇ ਉੱਤੇ ਰੱਬ ਦੀ ਬਖਸ਼ਿਸ਼ ਹੋਈ, ਕਰਮ ਖੰਡ, ਉਹਨਾ ਨੂੰ ਮਿਲ ਗਿਆ ਸੱਚ ਖੰਡ, ਆ ਜੇ ਤਰਤੀਬ, ਇਸਨੂੰ ਯਾਦ ਕਰ ਲਉ, ਜ਼ਿੰਦਗੀ ਭਰ ਤੁਹਾਡੇ ਕੰਮ ਆਉਣ ਵਾਲੀ ਚੀਜ਼ ਜਪੁਜੀ ਸਾਹਿਬ ਬਾਰੇ ਆਪਾਂ ਐਨੀਆਂ ਗੱਲਾਂ ਕਰਾਂਗੇ, ਕਿਉਂਕਿ ਤੁਹਾਡੇ ਸਵਾਲ ਦੇ level ਦੇ ਹਿਸਾਬ ਦੇ ਨਾਲ, ਤੁਹਾਡੇ paper ਦੇ level ਦੇ ਹਿਸਾਬ ਨਾਲ, ਅੱਗੇ ਆ ਜਾਉ, ਗੁਰੂ ਦੇ ਪਿਆਰਿਉ ਆਹ ਇੱਕ ਹੋਰ ਵੱਡਾ ਸਵਾਲ note ਕਰੋ। ਵੈਸੇ ਮੈਂ ਤੁਹਾਨੂੰ ਪੁੱਛ ਲੈਂਦਾ ਬਈ ਗੁਰੂ ਸਾਹਿਬ ਨੇ ਹਾਂਜੀ ਕਰਮ ਖੰਡ ਦੱਸਦਾ ਜੀ, ਕਰਮ ਖੰਡ ਦਾ ਅਰਥ ਹੈ, ਬੱਚਿਉ ਫਾਰਸੀ ਦਾ word ਹੈ। ਕਿਹੜੀ ਭਾਸ਼ਾ ਦਾ word ਹੈ। ਫਾਰਸੀ ਦਾ, ਕਰਮ ਕਿਹੜੀ ਭਾਸ਼ਾ ਦਾ, ਫਾਰਸੀ ਅਤੇ ਇਹਦਾ ਮਤਲਬ ਹੈ ਬਖਸ਼ਿਸ਼ ਬਖਸ਼ਿਸ਼, ਇਹਨੂੰ ਆਪਾਂ ਆਮ ਤੌਰ ਤੇ ਨਾ ਬਖਸ਼ੀਸ਼ ਬੋਲਦੇ ਦਿੰਦੇ ਹਾਂ, ਬਖਸ਼ੀਸ਼, ਮੈਂ ਸੌਖੀ ਭਾਸ਼ਾ ਵਿੱਚ ਦੱਸਦਾਂ, ਇਹਨੂੰ ਕਹਿੰਦੇ, ਮਿਹਰ, ਠੀਕ ਹੈ, ਦਇਆ, ਦਇਆਂ ਹੋ ਗਈ, ਬਖਸ਼ਿਸ਼ ਹੋ ਗਈ, ਮਿਹਰ ਹੋ ਗਈ, ਗੁਰੂ ਦੀ ਅਤੇ ਮਿਹਰ ਹੋਈ ਤੇ ਕੀ ਹੋਇਆ, ਕਰਮ ਦਾ ਅਰਥ ਹੈ, ਬਖਸ਼ਿਸ਼ ਹੋਣੀ, ਉਹਨਾ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਗਈ। ਹਾਂਜੀ ਹੋ ਗਈ ਯਾਦ, very good ਰਾਧੀਆਂ ਕੱਕੜ ਜੀ, ਕਰਮ ਖੰਡ ਗਿਆਨ ਖੰੰਡ, ਕਰਮ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਮਿਹਨਤ ਦਾ, ਫੇਰ ਕਰਮ ਖੰਡ, ਕਰਮ ਖੰਡ ਅਤੇ ਸੱਚ ਖੰਡ ਇੱਕੋ ਜਿਹੇ ਆ, ਨੇੜੇ ਨੇੜੇ ਆ, ਕਿਉਂਕਿ ਜਦੋਂ ਬਖਸ਼ਿਸ਼ ਹੋ ਗਈ ਆਪੇ ਸੱਚ ਖੰਡ ਚ ਪਹੁੰਚ ਗਿਆ। ਇਸੇ ਕਰਕੇ ਗੁਰੂ ਸਾਹਿਬ ਨੇ ਜਿਹੜਾ ਆਖਰੀ ਖੰਡ ਹੈ ਨਾ, ਇੱਕੇ ਪੌੜੀ ਚ ਰੱਖੇ ਦੋੇਵੇਂ ਖੰਡ, ਧਿਆਨ ਨਾਲ ਪੜ੍ਹੋਗੇ ਨਾ, ਸੈਂਤੀ number ਦੀ ਪੌੜੀ ਵਿੱਚ ਦੋਵੇਂ ਖੰਡ ਰੱਖੇ ਗੁਰੂ ਸਾਹਿਬ ਨੇ, ਚੌਂਤੀਂ ਤੋਂ ਲੈ ਕੇ ਸੈਂਤੀਂ ਤੱਕ ਪੰਜਾਂ ਖੰਡਾਂ ਦਾ ਜ਼ਿਕਰ ਆਉਂਦਾ ਹੈ। ਜਪੁਜੀ ਸਾਹਿਬ ਜੀ ਦੀਆਂ ਪੌੜੀਆਂ ਦੇ ਵਿੱਚ, ਮੈਂ ਪੌੜੀਆਂ ਦਾ number ਵੀ ਤੁਹਾਨੂੰ ਦੱਸ ਦਿੱੱਤਾ। ਬਿਲਕੁੱਲ ਜੀ, ਜਪੁਜੀ ਸਾਹਿਬ ਰਾਗ ਰਹਿਤ ਬਾਣੀ ਹੈ। very good ਬਹੁਤ ਸੋਹਣਾ question ਇਹ ਵੀ ਇਹੀ ਮੈਂ ਦੱਸਣ ਲੱਗਿਆ ਸੀ, ਕਿ ਜਪੁਜੀ ਸਾਹਿਬ ਹੈ ਜਿਹੜੀ ਇਹ ਰਾਗ ਰਹਿਤ ਬਾਣੀ ਹੈ। ਇਹ ਤੁਹਾਡਾ ਵੱਡਾ ਸਵਾਲ ਹੈ ਜੀ, ਜਪੁਜੀ ਸਾਹਿਬ, ਜੇ ਤੁਹਾਨੂੰ ਪੁੱਛਣ ਕਿਸ ਰਾਗ ਵਿੱਚ ਦਰਜ ਹੈ, ਜਪੁਜੀ ਸਾਹਿਬ, ਰਾਗ ਰਹਿਤ ਬਾਣੀ ਹੈ, note ਕਰ ਲਉੇ ਜੀ। ਰਾਗ ਰਹਿਤ ਬਾਣੀ ਚੌਥਾ, ਪੰਜਵਾਂ ਸਵਾਲ ਹੈ ਜੀ ਆਪਣਾ, ਇਸਨੂੰ note ਕਰ ਲਉ, ਅੱਗੇ ਆ ਜਾਉ, ਅਗਲੇ ਸਵਾਲ ਤੇ ਮੈਂ ਚੱਲਦਾ, ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਕੀਤੀ, ਲਿਖੀ। ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗ ਵਰਤੇ, ਕਿੰਨੇ ਰਾਗ, ਦੱਸੋ ਜੀ, ਮੈਂ option ਦੇ ਦਿੰਦਾ, ਵੀਹ, ਉੱਨੀ, ਸਤਾਰਾਂ, ਅਠਾਰਾਂ, ਵੀਹ, ਉੱਨੀ, ਸਤਾਰਾਂ, ਅਠਾਰਾਂ ਉੱਤਰ ਦੇ ਦਿਉ, ਅੱਗੇ ਆਪਾਂ ਚੱਲਦੇ ਹਾਂ ਹਾਂਜੀ ਕਿਰਪਾ ਵੀ ਆ ਸਕਦਾ ਬਿਲਕੁੱਲ ਕਰਮ ਦਾ ਅਰਥ ਕਿਰਪਾ, ਹੂੰ very good ਉੱਨੀ ਰਾਗ ਉੱਨੀ ਰਾਗਾਂ ਵਿੱਚ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਜੀ, ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗ ਵਰਤੇ, ਉੱਨੀ ਲਉ ਜੀ, ਬਾਕੀ ਮੈਂ ਹਜੇ ਨਹੀਂ ਦੱਸਦਾ, ਸਮਾਂ ਆਉ ਅਤੇ ਫੇਰ ਦੱਸਾਂਗੇ, ਗੁਰੂ ਅਮਰਦਾਸ ਨੇ ਵੈਸੇ ਸਤਾਰਾਂ ਵਰਤੇ ਆ। ਗੁਰੂ ਅਰਜਨ ਦੇਵ ਜੀ ਨੇ ਤੀਹ ਵਰਤੇ ਆ, ਠੀਕ ਹੈ, ਗੁਰੂ ਰਾਮਦਾਸ ਜਿਹਨੂੰ ਕਿਹਾ ਜਾਂਦਾ, ਉਨੱਤੀ ਵੈਸੇ ਤੀਹ ਵਰਤੇ, ਚੱਲੋ ਉਨੱਤੀ ਮੰਨਦੇ ਹਾਂ। ਅਹ ਗੁਰੂ ਅੰਗਦ ਦੇਵ ਜੀ ਨੇ ਕੋਈ ਰਾਗ ਨਹੀਂ ਵਰਤਿਆ, ਉਹਨਾ ਦੀ ਬਾਣੀ ਬਾਰਾਂ ਵਿੱਚ ਦਰਜ ਹੈ। ਤਰੇਂਹਠ ਸਲੋਕ ਆ ਉਹਨਾ ਦੇ, ਅਹ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਦਰਾਂ ਰਾਗਾਂ ਦੀ ਵਰਤੋ ਕੀਤੀ ਹੈ ਜੀ, ਉਨਾਹਠ, ਛੇ, ਸਤਵੰਜ਼ਾ ਦੀ ਉਹਨਾ ਦੀ ਗਿਣਤੀ ਹੈ, ਐਨੀ ਕੁ ਗੱਲ ਹੈ, ਬਾਬਾ ਫਰੀਦ ਸਾਹਿਬ ਨੇ ਦੋ ਹੀ ਵਰਤੇ, ਸੂਹੀ ਅਤੇ ਆਸਾ, ਆਪਣਾ ਗੁਰਮਤਿ ਕਾਵਿ ਸਾਰਾ clear ਹੋ ਗਿਆ, ਹੋਰ ਦੱਸੋ, ਹਾਂਜੀ ਬਿਲਕੁੱਲ ਉੱਨੀ ਠੀਕ ਹੈ। ਉੱਨੀ ਠੀਕ ਹੈ, ਇਹ ਤੁਹਾਡਾ ਸਵਾਲ ਹੈ, ਇਸਨੂੰ paper ਵਾਸਤੇ ਤਿਆਰ ਰੱਖੋ। ਲਉ ਜੀ ਅੱਗੇ ਆ ਜਾਉ, ਗੁਰੂ ਸਾਹਿਬ ਜੀ ਦੀ ਹੋਰ ਪ੍ਰਸਿੱਧ ਬਾਣੀ ਹੈਗੀ ਆ ਜੀ ਸਿੱਧ ਗੋਸ਼ਟ ਸਿੱਧ ਗੋਸ਼ਟ ਦਾ ਰਾਗ ਦੱਸ ਦਿਉ, ਕਿਹੜਾ ਹੈ। ਸਿੱਧ ਗੋਸ਼ਟ, ਸਿੱਧ ਗੋਸ਼ਟ ਦੇ ਵਿੱਚ ਕਿੰਨਾ ਦੋ ਧਿਰਾਂ ਵਿਚਕਾਰ ਚਰਚਾ ਹੋਈ, ਇਹ ਵੀ ਜੇ ਤੁਹਾਨੂੰ ਪੁੱਛ ਲੈਣ ਅਤੇ ਬੱਚੇ ਗੁਰੂ ਨਾਨਕ, ਗੁਰੂ ਨਾਨਕ ਦੇਵ ਜੀ ਅਤੇ ਅਤੇ ਸਿੱਧ ਯੋਗੀ ਸਿੱਧ ਯੋਗੀ, ਚਰਚਾ ਕਿੱਥੇ ਹੋਈ ਸੀ, ਅਚਲਬਟਾਲੇ, ਅਚਲਬਟਾਲੇ ਜਿਹਵਾ ਅੱਜ ਕੱਲ੍ਹ ਬਟਾਲਾ ਸ਼ਹਿਰ ਹੈ ਨਾ ਅੰਮ੍ਰਿਤਸਰ ਦੇ ਨੇੜੇ, ਉਹਦੇ ਉੱਥੇ ਉਹਨਾ ਦੀ ਜਗ੍ਹਾ ਸੀ ਪੁਰਾਣਾ ਸ਼ਹਿਰ ਸੀ, ਕਦੋਂ ਹੋਈ ਸੀ, ਸ਼ਿਵਰਾਤਰੀ ਦੇ ਮੇਲੇ ਤੇ, ਸ਼ਿਵਰਾਤਰੀ ਦਾ ਮੇਲਾ ਸੀਗਾ, ਦਾ ਮੇਲਾ ਸ਼ਿਵਰਾਤਰੀ ਦਾ, ਇਹ ਕਿਹੜੇ ਮਹੀਨੇ ਹੁੰਦਾ, ਯਾਦ ਹੈ ਕਿਸੇ ਨੂੰ, ਸਾਲ ਦਾ ਆਖਰੀ ਮਹੀਨਾ ਕਿਹੜਾ ਹੁੰਦਾ, ਦੇਸੀ ਸਾਲ ਦਾ, ਯਾਦ ਕਰੋ ਨਾ ਮਾੜਾ ਜਿਹਾ, ਚੇਤਰ ਤੋਂ ਸ਼ੁਰੂ ਹੋ ਕੇ, ਫੱਗਣ ਦੇ ਮਹੀਨੇ ਵਿੱਚ ਜਦੋਂ ਉੱਥੇ ਸ਼ਿਵਰਾਤਰੀ ਦਾ ਮੇਲਾ ਹੁੰਦਾ, ਸ਼ਿਵ ਦੀ ਯਾਦ ਵਿਚ ਉਸ ਦਿਨ ਇਹ ਚਰਚਾ ਹੋਈ ਸੀ, very good ਰਾਮ ਕਲੀ ਰਾਗ, ਸ਼੍ਰੇਸ਼ਠ, ਸ਼੍ਰੇਸ਼ਠ, ਸ਼੍ਰੇਸ਼ਠ ਬਹੁਤ ਸੋਹਣਾ, ਰਾਮ ਕਲੀ ਰਾਗ, ਹੁਣ ਕੋਈ ਦੋਸਤ, ਮਿੱਤਰ, ਪਿਆਰਾ ਮੈਨੂੰ ਦੱਸ ਦਿਉ ਬਈ ਸਿੱਧ ਗੋਸ਼ਟ ਦੀਆਂ ਪੌੜੀਆਂ ਕਿੰਨੀਆਂ ਨੇ, sir ਯੇਹ ਵਾਲਾ, ਹਾਂ ਮੈਂ ਬਿਲਕੱਲ repeat ਕਰਦਾ ਜੀ, ਕਿੰਨੇ, ਕਿੰਨੇ ਰਾਗਾਂ ਚ ਬਾਣੀ, ਉੱਨੀ ਰਾਗਾਂ ਚ, ਇਹ clear ਹੋ ਗਿਆ, ਦੂਜੀ ਬਾਣੀ ਗੁਰੂ ਸਾਹਿਬ ਦੀ ਪ੍ਰਸਿੱਧ ਹੈ ਉਹ ਹੈ ਜੀ ਸਿੱਧ ਗੋਸ਼ਟ, ਰਾਗ ਕਿਹੜਾ ਹੈ ਉਹਦਾ, ਰਾਮ ਕਲੀ, note ਕਰ ਲਉ ਜੀ ਇਹ ਤੁਹਾਡਾ ਸਵਾਲ ਹੈ, ਉਹਨਾ ਨੇ ਪੁੱਛਣਾ ਬਈ ਸਿੱਧ ਗੋਸ਼ਟ ਬਾਣੀ ਦਾ ਰਾਗ ਕਿਹੜਾ ਰਾਮ ਕਲੀ ਰਾਗ ਹੈ, ਉਹ ਤੋਂ ਬਾਅਦ ਉਹ ਤੁਹਾਨੂੰ ਪੁੱਛਣਗੇ ਜੇ ਪੁੱਛ ਲੈਣ ਤਾਂ ਬਈ ਉਹ ਜਿਹੜੀ ਸਿੱਧ ਗੋਸ਼ਟ ਬਾਣੀ ਹੈ, ਉਹਦੇ ਵਿੱਚ ਚਰਚਾ ਕਿਹੜੀਆਂ ਦੋ ਦੋ

ਕਦੋਂ ਹੋਈ, ਸ਼ਿਵਰਾਤਰੀ ਦੇ ਮੇਲੇ ਵਾਲੇ ਦਿਨ, ਜਦੋਂ ਉੱਥੇ ਬਹੁਤ ਜ਼ਿਆਦਾ ਸੰਗਤ ਜੁੜੀ ਸੀ, ਉਸ ਦਿਨ ਰਾਗ ਰਾਮ ਕਲੀ ਸਿੱਧ ਗੋਸ਼ਟ ਬਾਰੇ ਗੱਲਾਂ ਨੇ ਅੱਗੇ ਆ ਜਾਉ, ਸਿੱਧ ਗੋਸ਼ਟ ਦੀਆਂ ਮੈਨੂੰ ਪੌੜੀਆਂ ਦੱਸ ਦਿਉ ਸਿੱਧ ਗੋਸ਼ਟ ਦੀਆਂ ਪੌੜੀਆਂ ਦੱਸ ਦਿਉ, option ਮੈਂੰ ਦਿੰਦਾ ਤੁਹਾਨੂੰ ਅਤੇ clear ਮੈਂ ਕਰ ਦੇਊਗਾ, ਆਪਾਂ ਗੱਲ ਕਰ ਰਹੇ ਹਾਂ ਜੀ ਸਿੱਧ ਗੋਸ਼ਟ ਦੀ ਪੌੜੀਆਂ ਦੱਸ ਦਿਉ ਕਿੰਨੀਆਂ ਨੇ, option ਮੈ ਦਿੰਦਾ, ਅਠੱਤੀ, ਅਠੱਤਰ, ਤਹੇਤਰ ਤਰਾਸੀ, ਚਾਰ ਪੌੜੀਆਂ ਜੀ, ਅਹ ਆਪਣਾ ਚਾਰ ਆਪਸ਼ਨਾਂ ਨੇ, ਸਿੱਧ ਗੋਸ਼ਟ ਬਾਣੀ ਆ ਜਿਹੜੀ ਉਹਦੀ ਉਹਦੀਆਂ ਪੌੜੀਆਂ ਕਿੰਨੀਆਂ, ਬਿਲਕੁੱਲ ਜੀ, ਵਰਸ਼ਾ ਅਰੋੜਾ ਜੀ ਦਾ ਉੱਤਰ ਆ ਗਿਆ, ਤਹੇਤਰ ਪੌੜੀਆਂ, ਬਹੁਤ ਸੋਹਣਾ, ਸ਼ਾਬਾਸ਼ very good ਗੁਰੂ ਨਾਨਕ ਦੇਵ ਜੀ ਬਾਰੇ ਮੋਟੀਆਂ ਮੋਟੀਆਂ ਗੱਲਾਂ ਨੂੰ note ਕਰਦੇ ਜਾਉ, ਅੱਗੇ ਆ ਜਾਉ ਜੀ, ਅਸੀਂ ਗੱਲ ਕਰਾਂਗੇ ਬਾਰਾਂਮਾਂਹ ਦੀ, ਮੈਂ ਦੁਬਾਰਾ repeat ਕਰ ਦਿੰਦਾ, ਸਿੱਧ ਗੋਸ਼ਟ ਬਾਣੀ ਦੀਆਂ ਪੌੜੀਆਂ ਦੀ ਗਿਣਤੀ ਤਹੇਤਰ ਹੈ।

ਹਾਂ ਕਿਆ?

ਉਹ ਦੀ ਮਾਂ ਕੇ ਕਹਿੰਦੀ ਹੈਗੀ। ਉਹ ਕੁੱਝ ਬੋਲਦੀ ਨੀ ਏ ਕਹਿੰਦੀ ਤੇਰੀ ਲਾਇਫ਼ ਏ ਕੁੱਛ ਮਰਜ਼ੀ ਕਰ ਕੁੱਛ ਮਰਜ਼ੀ ਨਾ ਕਰ। ਤੂੰ ਕਹਿ ਜ਼ਿੰਦਗੀ ਤੋਂ ਤੁਸੀ ਤਾਂ ਬਰਬਾਦ ਕੀਤੀ। ਤਾਂ ਹੀ ਉਹ ਜ਼ਿਆਦਾ ਤਾਂ ਉਹ ਨੂੰ ਤਾਂਹੀ ਏ ਕਿ ਪਿੱਛੇ ਉਹ ਦਾ ਸਾਥ ਵੀ ਨਹੀਂ ਏ ਉਹ ਦੇ ਮਾਂ-ਪਿਓ ਦਾ ਸਾਥ ਵੀ ਹੈ ਨਹੀਂ ਏ ਹੁਣ ਉਹਨੂੰ ਜ਼ਿਆਦਾ ਖਿਝ ਤਾਂ ਵੀ ਪੈਂਦੀ ਕਹਿੰਦੀ ਉਹ ਦਾ ਡੈਡੀ ਉਹ ਦੇ ਨਾਲ਼ ਨੀ ਨਾ ਰਹਿੰਦਾ ਉਹ ਦੀ ਮਾਂ ਦੇ ਐਣ ਤਸੱਲੀ ਨਾਲ਼ ਕੰਮ ਕਰਦੀ ਏ। ਕਹਿੰਦੇ ਨੇ ਕੀ ਉਹ ਨੇ ਖੋਰੇ ਦੂਜਾ ਵਿਆਹ ਕਰ ਲਿਆ ਵਾ ਵਾਪਸ ਨੀ ਆਉਂਦਾ ਉਸ ਗੱਲ ਕਰਕੇ ਵੀ ਉਹਨੂੰ ਪੈਂਦੀਆਂ ਗੱਲਾਂ ਵੀ ਸੁਣਾਉਂਦੇ ਲੋਕ ਤੇ ਮਾਰ-ਪੀਟ ਵੀ। ਰੱਬ ਜਾਣੇ ਅੜੀਏ ਕਿਆ ਏ। ਪਤਾ ਨੀ ਕਿਆ ਘਰ ਦੇਖਿਆ ਸਾਂ।

ਮੈਂ ਕਿਹਾ ਮਾਂ ਇਹਦੀ ਘਰ ਦੇਖਣ ਗਈ ਸੀ ਪਤਾ ਨੀ ਕਿਆ ਦੇਖ ਕੇ ਆਈ ਜਿਹੜਾ ਵਿਆਹ ਕਰ ਤਾਂ ਫਟਾਫਟ। ਰੱਬ ਜਾਣੇ- ਜਾਣੇ ਦੇਖਿਆ ਕਿਆ ਮੁੰਡੇ ਦੇ ਵਿੱਚ

ਦੀਵਾਰਾਂ ਚ ਸੀਗਾ ਇੱਕ ਹੀ ਬੈਡ ਸਾਂ ਉੱਥੇ ਨਾਲ਼ੇ। ਨਹੀਂ ਜਿਹੜਾ ਆਪਣੀ ਘਰਵਾਲੀ ਨਾਲ ਨੀ ਖੜ੍ਹਿਆ ਉਹਨੂੰ ਕਿਆ ਦੇਖੇਗਾ। ਹਮ ਨਹੀਂ ਇੱਕ ਗੱਲ ਦੱਸ ਇਹ ਇੱਕ ਗੱਲ ਸੱਚੀ ਏ ਕੀ ਇਹਦੀ ਪੂਜਾ ਦੀ ਕੁੱਝ ਗੱਲਬਾਤ ਸੀ। ਨਹੀਂ। ਗੱਲਬਾਤ ਹੁੰਦੀ ਤੇ ਉੱਥੇ ਵਿਆਹ ਨੀ ਕਰ ਲੈਣਾ ਸੀ।

ਗੱਲਬਾਤ ਹੁੰਦੀ ਵੀ ਏ ਨਾ ਤੇ ਕਿਆ ਪਤਾ ਵਿਆਹ ਤੋਂ ਬਾਅਦ ਵੀ ਨੱਠ ਜਾਂਦੀ ਜੇ ਨਹੀਂ ਤੇ . ਅੜੀਏ ਮੈਂ ਤੈਨੂੰ ਕਹਿ ਤਾਂ ਸੀ ਕਿ ਇਹਨੂੰ ਦੇਖ ਲੈਣਾ ਚਾਹੀਦਾ ਵਾ।

ਜਦ ਉਹਦੀ ਮਾਂ ਇੰਨੀਆਂ ਉਹ ਅਗਲੀ ਦੱਸਦੀ ਸੀ ਕਿ ਮੈਂ ਕਾਲਜ ਵੀ ਪੜ੍ਹਦੀ ਹੁੰਦੀ ਸੀ ਕਿ ਤਾਂ ਵੀ ਮੈਨੂੰ ਘਰੇ ਦਾ ਸਾਰਾ ਕੰਮ ਕਰਨੇ ਪੈਂਦਾ ਪਰ ਮੇਰੀ ਮਾਂ ਕਦੀ ਮੈਨੂੰ ਇਹ ਨੀ ਬੋਲਦੀ ਸੀ ਕਿ ਤੂੰ ਪੜ੍ਹ ਲੈ ਬੈਠ ਕੇ ਇਹੀ ਬੋਲਦੀ ਸੀ ਕਿ ਨਹੀਂ ਤਾਂ ਫ਼ੇਲ ਹੋ ਜਾਣਾ ਤੈਨੂੰ ਮੈਂ ਵਿਆਹ ਦੇਂਣਾ ਕੀਤੀ ਫੁੱਕ ਦੇਣਾ ਤੈਨੂੰ ਮੈਂ ਕੀਤੀ। ਬਸ ਹੁਣ ਪੜ੍ਹਾਈ ਖਤਮ ਹੋਈ ਬਸ ਫੁੱਕ ਵੀ ਦਿੱਤੀ ਇਹ ਵੀ ਨੀ ਦੇਖਿਆ ਘਰ ਬਾਰ ਕਿੱਦਾ ਦਾ ਏ ਕਿੱਦਾ ਦਾ ਨਹੀਂ ਏ। ਰੱਬ ਜਾਣੇ ਜਾਏ ਉੱਦਾ ਦੇਖਣੇ ਤੋਂ ਉਹਦੀ ਮੰਮੀ ਨੀ ਚੰਗੀ ਲੱਗਦੀ। ਉਹਦੀ ਮੰਮੀ ਦੇ ਨਾਲ਼ ਵੀ ਇਹੋ ਹਓਗਾ ਕਹਿੰਦੀ ਉਹਦੀ ਮੰਮੀ ਉਹਨੂੰ ਪਤਾ ਕਿਆ ਕਹਿੰਦੀ ਮੇਰੇ ਘਰਵਾਲਾ ਵੀ ਮੈਨੂੰ ਮਾਰਦਾ- ਕੁੱਦਾ ਸੀ ਤੇ ਮੈਨੂੰ ਛੱਡ ਕੇ ਚੱਲ ਗਿਆ ਤੇ ਤੇਰੇ ਘਰਵਾਲੇ ਨੇ ਵੀ ਤੇਰੇ ਨਾਲ਼ ਵੀ ਇੱਦਾ ਹੀ ਕਰਨਾ ਤੇ ਵੀ ਮੇਰੇ ਵਾਂਗੂੰ ਰਹਿ ਜਾਣਾ ਯਾਰ ਇੱਦਾ ਕਿਸੇ ਦੀ ਮੰਮੀ ਕਿੱਦਾ ਬੋਲ ਸਕਦੀ ਆਪਣੀ ਕੁੜੀ ਲਈ। ਜੇ ਉਹ ਮੇਰੇ ਨਾਲ਼ ਹੋਇਆ ਤੇਰੇ ਨਾਲ਼ ਵੀ ਇਹੀ ਹੋਣਾ। ਨਹੀਂ ਫੇਰ ਉਹ ਲੱਗਦਾ ਆਪ ਉਹਦੀ ਮੰਮੀ ਤੇ ਫੇਰ ਮੈਂਟਲੀ ਮਤਲਬ ਕਿ ਦਿਮਾਗੀ ਤੌਰ ਤੇ ਪਾਗਲ ਹੋ ਗਈ।

ਕਦੀ ਨੀ ਇਹ ਬੋਲਿਆ ਕਿ ਇਹ ਮੇਰੀ ਕੁੜੀ ਏ ਮੈਨੂੰ ਕਹਿੰਦੀ ਇਹੀ ਕਹਿੰਦੀ ਮਰ ਜਾ ਤੂੰ ਮਰ ਜਾਂ ਤੂੰ। ਤੂੰ ਕਹਿ ਫੇਰ ਵਿਆਹਾਂ ਕਾਹਨੂੰ ਤੂੰ ਕਹਿ ਮਾਰ ਹੀ ਦਿੰਦੇ। ਅਗਰ ਉਹਦੀ ਨਾਨੀ ਵੀ ਹੁੰਦੀ ਨਾ ਤਾਂ ਥੋੜ੍ਹੀ ਉਹਦੀ ਲਾਇਫ਼ ਸਹੀ ਰਹਿਣੀ ਸੀ ਜੇ ਜਿੰਦਾ ਹੁੰਦੀ ਨਾਨੀ।

ਠੀਕ ਏ।

ਓਹਾ ਹੱਦ ਏ। ਮਾੜੀ ਕ ਗੱਲ ਹੁੰਦੀ ਅਗਲੀ ਨੂੰ ਸਾਰਾ ਕੁੱਝ ਪਤਾ ਏ ਕਿ ਇਹਦੇ ਘਰਦੇ ਕਿੱਦਾ ਦੇ ਏ? ਉਹਨੂੰ ਇਹ ਵੀ ਪਤਾ ਏ ਕਿ ਛੋਟਾ ਭਾਈ ਉਹੀ ਏ ਨਸ਼ੇ -ਨਾਸੇ ਚ ਏ, ਵੱਡਾ ਭਾਈ ਦੂਜੇ ਕੰਮੇ ਕੋਈ ਉਹਨੂੰ ਬੋਲ ਤਾਂ ਸਕਦਾ ਨਹੀਂ ਏ, ਮਾਂ ਉਹ ਦੀ ਤਾਂ ਨੀ ਗੱਲਬਾਤ ਕਰਦੀ ਉਹਨਾਂ ਨਾਲ਼।

ਇੱਕ ਵਾਰ ਹੱਥ ਚੁੱਕਿਆ ਹਓੂਗਾ ਕੁੜੀ ਦੇ ਘਰਾਂ ਵਾਲੇ ਜਾਣ ਨਾ ਗੱਡੀ ਭਰ ਕੇ ਮਜ਼ਾਲ ਏ ਕਿ ਉਹਦੇ ਸਹੁਰੇ ਵਾਲ਼ੇ ਦੂਸਰੀ ਵਾਰ ਉਹਨੂੰ ਹੱਥ ਲਗਾਉਣ ਉਹਨੂੰ ਮਹਿਲਾਂ ਮੰਡਲ ਚ ਜਾਣਾ ਚਾਹੀਦਾ। ਮੈਂ ਤਾਂ ਇਹਨੂੰ ਇਹੀ ਬੋਲਿਆ ਮੈਂ ਕਿਹਾ ਕਿਸੇ ਵਕੀਲ ਦੀ ਸਲਾਹ ਲਈ ਲੈ ਜੇ ਉੱਥੇ ਜਾਣਾ ਮੁੜ ਮੁੜ ਕੇ।

ਹਨ੍ਹੇਰਾ ਹੋਇਆ ਪਤਾ ਇਹਨੂੰ ਨਾ ਖੋਰੇ ਕੁੱਟਿਆ ਪਤਾ ਅੱਖ ਚ ਥੱਪੜ ਪੈ ਗਿਆ ਕਹਿੰਦੀ ਮੇਰੀ ਅੱਖ ਦੀ ਲਾਇਟ ਨਾ ਇੱਕਦਮ ਚੱਲ ਗਈ ਸੀ ਕਹਿੰਦੀ ਮੈਂ ਤਾਂ ਉਹਨੂੰ ਇਹੀ ਬੋਲਿਆ ਮੈਂ ਕਿਸੇ ਵਕੀਲ ਦੀ ਸਲਾਹ ਲੈ ਜੇ ਉੱਥੇ ਜਾਣਾ। ਮੈਨੂੰ ਥੁੱਦਲਾ- ਥੁੱਦਲਾ ਦਿਖੇ ਕਹਿੰਦੀ ਹਫ਼ਤਾ ਭਰ ਮੈਂ ਦਵਾਈ ਪਾਈ ਤਾਂ ਮੇਰੀ ਅੱਖ ਦੀ ਰੋਸ਼ਨੀ ਵਾਪਸ ਆਈ ਕਹਿੰਦੀ

ਡੰਗਰ ਨਾਲ਼ ਵਿਆਹੀ ਦੀ ਬੇਵਕੂਵ ਜਿਹਾ ਕਿਸੇ ਪਾਸੇ ਦਾ। ਦੇਖਣੇ ਨੂੰ ਤਾਂ ਬੜਾ ਸਮਾਟ ਬਣਦਾ ਆਪਣੇ ਆਪ ਨੂੰ ਕੁੜੀਆਂ ਨਾਲ਼ ਵੀਡੀਓ ਪਾਉਂਦਾ ਉਹ।

ਹੋਰਾਂ ਕੁੜੀਆਂ ਨਾਲ਼।

ਉਹ ਵੀਂ ਤੇ ਛੁਟਕਾਰਾ ਚਾਹੁੰਦਾ ਏ ਹੋਰ ਕੁੱਛ ਵੀ ਨਹੀਂ ਏ।

ਚੱਕਰ ਏ ਉਹਦਾ ਕਿਤੇ ਜਿੱਦਾ ਦੇ ਉਹਦੇ ਲੱਛਣ ਏ ਉਹਦੇ ਜੇਠ ਦੇ। ਜਦ ਉਹਦੀ ਕੁੜੀ ਮਰੀ ਨੀ ਤੇ ਹੈਨਾ ਜੰਮ ਕੇ ਮਰ ਗਈ ਸੀ ਉੱਦੋਂ ਕਹਿੰਦੀ ਦੱਸ ਦਿਨਾਂ ਬਾਅਦ ਮੇਰੇ ਤੋਂ ਕੰਮ ਕਰਵਾ ਲਿਆ ਮੇਰੇ ਕਹਿੰਦੀ ਹੱਥ ਨੀ ਕੰੰਮ ਕਰਦੇ ਪਏ ਤਾਂ। ਤਾਂ ਕਹਿੰਦੀ ਮੈਨੂੰ ਨਾ ਬੈਠੀ ਨੂੰ ਨਾ ਉੱਥੇ ਕੋਈ ਗਰਮ ਪਾਣੀ ਦਿੰਦਾ ਨਾ ਕੋਈ ਖਾਣੇ ਨੂੰ ਚੀਜ਼ ਦਿੰਦਾ ਤਾਂ ਮਿਰਚਾਂ ਮਨ੍ਹਾਂ ਸੀ ਉਹ ਜ਼ਿੱਦ ਕੇ ਮਿਰਚਾਂ ਪਾ ਕੇ ਦਿੰਦੀ ਸੀ ਉਹਨੂੰ ਤਾਂ। ਉਹਨੂੰ ਫੇਰ ਮਤਲਬ ਜੋ ਬੈਠੀ -ਬੈਠੀ ਤੇ ਵੀ ਥੋੜ੍ਹਾਂ ਬਹੁਤਾ ਕੰਮ ਲੈ ਲੈਂਦੀ ਤੇ ਅਗਲੀ ਮਨ੍ਹਾਂ ਕਰ ਦਿੰਦੀ ਸੀ ਨਾ ਉਹਨੂੰ ਬੈਠੀ ਬੈਠੀ ਤੋਂ ਹੀ ਚੱਫ਼ ਦਿੰਦਾ ਸੀ ਉਹਦਾ ਘਰਵਾਲਾ ਆ ਕੇ। ਹੱਦ ਏ। ਮੁੰਡਾ ਹੋਇਆ ਤਾਂ ਕਿਹੜਾ ਸੁੰਡ -ਸਾਂਡ ਬਣਾ ਕੇ ਦਿੰਦੀ ਕਹਿੰਦੀ ਕੁੱਝ ਨੀਂ ਇੱਕ ਸਿਰਫ਼ ਬਾਦਾਮਾਂ ਦਾ ਸਿਰਫ਼ ਇੱਕ ਪੈਕੇਟ ਦਿੱਤਾ ਔਰ ਪੂਰੀ ਉਹ ਦੀ ਵਿੱਚ ਰੋਲ਼ਾ ਪਾ ਤਾਂ ਅਸੀਂ ਤਾਂ ਜੀ ਇੰਨ੍ਹੀ ਸੁੰਡ ਦੇ ਕੇ ਆਏ ਵੀ ਇਹਨੂੰ। ਨਰਕ ਵਾਲ਼ੀ ਜ਼ਿੰਦਗੀ ਜਿਉਣੀ ਏਦਾ ਦੇ ਸੱਸ ਸਹੁਰੇ ਵੀ ਕਿਆ ਕਰਨੇ। ਕਿਆ ਕਰਨਾ ਇਹੋ-ਜਿਹੇ ਵਿਆਹ ਨੂੰ ਉੱਥੇ ਇਹਦੇ ਨਾਲ਼ ਤੇ ਬੰਦਾ ਇੱਕਲਾ ਹੀ ਠੀਕ ਏ। ਇੰਝ ਵੀ ਨਿਆਣਾ ਕਰ ਲਿਆ ਆਰਾਮ ਨਾਲ਼ ਛੱਡ ਦਿੰਦੀ ਏਦੇ ਨਾਲ਼ੋਂ ਇੱਕਲੀ -ਇੱਕਲੀ ਰਹਿਣਾ ਸਾਂ ਬਥੇਰੇ ਮੁੰਡੇ ਨੇ।

ਏਦਾ ਕਰਦਾ ਉਹ। ਕਹਿੰਦੀ ਮੈਨੂੰ ਕਦੀ ਸੂਟ ਨੀ ਲੈ ਕੇ ਦਿੱਤਾ ਉਹਨੇ, ਕਦੀ ਮੇਕਅਪ ਦਾ ਸਾਮਾਨ ਨੀ ਲੈ ਕੇ ਦਿੱਤਾ ਵਾ, ਉਹਨੇ ਸ਼ਬਜ਼ੀਆਂ ਮੰਗੋ ਉਹ ਵੀ ਨੀ ਢੰਗ ਨਾਲ਼ ਲਿਆ ਕੇ ਦਿੰਦਾ।